ਤੇ ਇਡੀਆ ਕੰਧਾਂ ਵੀ ਸੀਮਟ ਦੀਆਂ ਹਨ ਤੇ ਉੱਤੇ ਟੀਨਾਂ ਵੀ ਹਨ ਤੇ ਛੱਤ ਵੀ ਟੀਨ ਦੀ ਹੈ।

ਜਿੱਥੇ ਕਿ ਚਾਰ ਬੰਦੇ ਕੰਮ ਕਰ ਰਹੇ ਹਨ ਇਹਨਾਂ ਕੀ ਵੱਖ ਵੱਖਰੇ ਕੱਪੜੇ ਪਾਏ ਹਨ।

ਇਹ ਇਹਦੀ ਕੰਧਾਂ ਦੇ ਜਾਲੀਆਂ ਲੱਗੀਆਂ ਹਨ ਤੇ ਇਹ ਸਿਮਟ ਦੀ ਬਣੀ ਹੋਈ ਹੈ ਤੇ ਇਕ ਰਾਈਟ ਸਾਈਡ ਦੇ ਉੱਤੇ ਡਿਸ਼ ਲੱਗੀ ਹੈ ਤੇ ਇਥੇ ਕਾਫੀ।

ਤੇ ਬਾਰੀ ਹੈ ਏਹ ਦੁਕਾਨ ਦੇ ਅੰਦਰ ਮੂਰਤੀਆਂ ਵੀ ਲੱਗਿਆਂ ਹਨ ਤੇ ਇੱਕ ਬੰਦਾ ਖਲੌਤਾ ਹੈ ਏੱਥੇ ਕਾਫੀ ਜਿਆਦਾ ਸਮਾਨ ਪਿਆ ਹੋਇਆ ਹੈ।

ਨਿੱਕੇ ਨਿੱਕੇ ਪੌਦੇ ਹਨ ਵੱਡੇ ਵੱਡੇ ਦਰਖਤ ਵੀ ਬਹੁਤ ਵੱਡੇ ਵੱਡੇ ਹਰੇ ਹੜੇ ਹਨ ਤੇ ਇੱਥੇ ਕਾਫੀ ਜਿਆਦਾ ਹਿਰਨ ਹਨ।

ਇਹ ਸਾਰੇ ਜਾਣੇ ਕੰਮ ਕਰ ਰਹੇ ਹਨ ਤੇ ਇਥੇ ਇਕ ਰੈਪ ਬਣਿਆ ਹੈ।

ਜੋ ਕਿ ਕਾਲੇ ਰੰਗ ਦੀ ਹੈ ਤੇ ਇਹਦੇ ਉੱਤੇ ਕਾਫੀ ਜਿਆਦਾ ਕਚੜਾ ਪਿਆ ਹੈ ਜੋ ਕਿ ਸਾਹਮਣੇ ਦਿਖ ਰਿਹਾ ਹੈ ਤੇ ਕਾਗਜ ਦਾ ਟਰੀ --

ਟ੍ਰੀ ਵੀ ਲੱਗੇ ਹਨ ਜੋ ਕਿ ਹਰੇ ਰੰਗ ਦੇ ਹਨ ਤੇ ਟ੍ਰੇਨ ਦਾ ਕਲਰ ਬਰਾਊਨ ਹੈ ਤੇ ਇਹ ਲੋਏ ਦੀ ਹੈ।

ਕੰਮ ਕਰ ਰਹੇ ਹਨ ਤੇ ਇੱਥੇ ਕਾਫੀ ਜਿਆਦਾ ਮੇਜ ਵੀ ਡੱਟੇ ਹਨ ਤੇ ਕਾਫੀ ਸਮਾਨ ਵੀ ਪਿਆ ਹੈ।

ਏਹ ਇੱਕ ਬਾਈਕ ਲੱਗੀ ਹੈ ਪਿੱਛੇ ਕਾਫੀ ਵੱਡੇ ਦਰਖਤ ਲੱਭਣੇ ਹਨ।

ਜੋ ਕਿ ਨਿੱਕੇ ਨਿੱਕੇ ਹਨ ਹਰੇ ਰੰਗ ਦੇ ਹਨ ਪਿੱਛੇ ਕਾਫੀ ਵੱਡੇ ਦਰਖਤ ਹਨ ਜੋ ਵੀ ਹੜੇ ਰੰਗ ਦੇ ਤੇ ਵੱਡੇ ਹਨ।

ਤੇ ਇਹਦੇ ਟੇਬਲ ਤੇ ਰੱਖੀ ਹੈ ਜੋਕਿ ਟੇਬਲ ਬਲੂ ਕਲਰ ਦਾ ਹੈ ਤੇ ਪਿੱਛੇ ਕੰਧ ਤੇ ਬੈਲੂਨ ਲੱਗੇ ਹਨ।

ਸੀਮਿਰਟ ਦੀ ਬਣੀ ਹੋਈ ਐ ਤੇ ਸਾਹਮਣੇ ਉੱਤੇ ਕੁਝ ਤਾੜਾਂ ਲੱਭ ੜਹੀਆਂ ਹਨ ਤੇ ਕੁਝ ਘੜ ਵੀ ਲੱਭ ੜਹੇ ਹਨ।

ਤੇ ਇਥੇ ਇਕ ਕੰਧ ਹੈ ਜਿਹੜੀ ਕਿ ਜਾਰਜ ਦੀ ਹੈ ਕਿਉਂਕਿ ਚਿੱਟੇ ਰੰਗ ਦੀ ਹੈ ਤੇ ਪਿੱਛੇ ਕਾਫੀ ਜਿਆਦਾ ਘਰ ਹਨ ਜੋ ਕਾਫੀ ਵੱਡੇ ਹਨ।

ਰੋੜਾਂ ਵੀ ਪਏ ਹਨ ਜੋ ਕਿ ਕਾਫੀ ਵੱਡਾ ਰੋਡ ਹੈ ਤੇ ਕੰਧਾਂ ਚਿੱਟੇ ਰੰਗ ਦੀਆਂ ਹਨ।

ਤੇ ਇਹ ਇਥੇ ਇੱਕ ਮੇਜ ਪਿਆ ਹੈ ਉਹਦੇ ਉੱਤੇ ਇੱਕ ਫੁੱਲ ਪਿਆ ਹੈ।

ਕਾਲੇ ਜਿਹੇ ਕੱਪੜੇ ਪਾਏ ਹੋਏ ਹਾਂ ਉਹਨੇ ਤੇ ਇੱਕ ਫਰਸ਼ ਟੈਲਾਂ ਦਾ ਹੈ ਜੋ ਕਿ ਬਰਾਊਨ ਐਂਡ --

ਬਰਾਊਨ ਕਲਰ ਦਾ ਹੈ ਇਹ ਇੱਥੇ ਕਾਫੀ ਜਿਆਦਾ--